ਹਾਂਜੀ ਹਾਂ ਬਿਲਕੁਲ ਮਿਲਦੇ ਹਾਂ ਅਸੀਂ ਮੇਰਾ ਤਾਂ

ਕਿਹ ਦਿੰਨੇ ਆ ਬੇਟੇ ਚਲੋ ਹਜੇ ਫਿਲਹਾਲ ਤੁਇਸਨ ਉਸ ਪਿੰਡ ਤੋਂ ਕੱਲੇ ਆਏਹੋ ਅਸੀਂ ਤੁਹਾਡੇ ਨਾਲ

ਤਾਂਕਿ ਤੁਹਾਡਾ ਵੀ ਸਾਥ ਹੋਜੂਗਾ ਤੇ ਸਾਡੇ ਕੋਲ ਵੀ ਮਤਲਬ

ਉਥੇ ਦੇਖਿਆ ਸੀਗਾ ਭਾਵਨਾ ਬਾਗ ਕਿੰਨਾ ਅੱਛਾ ਸੀਗਾ ਉਹ ਵਾਲਾ ਹਾਂਜੀ ਭਾਵਨਾ ਬਾਗ ਐਨਾ ਜਿਹਦੇ ਵਿੱਚ fifty two motive ਹੁੰਦੇ ਹਨ ਅਲੱਗ ਅਲੱਗ ਤਰਾ ਦੇ ਹਾਂ fifty two motive ਉਹਦੇ ਵਿੱਚ ਕਿੰਨੇ ਅੱਛੇ ਅੱਛੇ color ਪਾਏ ਹੋਏ ਸੀਗੇ

ਨਹੀ ਮੈ ਉਥੇ ਦੇਖਿਆ ਸੀ ਜਿਵੇਂ ਮਤਲਬ ਆਪਣੇਂ

ਵਿੱਚ ਦੇ ਪਹਿਲਾਂ ਉਹ ਨਾ trashing ਕਰਦੇ ਹੈ ਉਹ ਪਹਿਲਾਂ ਸਭ ਤੋ ਪਹਿਲਾਂ trashing ਕਰਦੇ ਹੈ ਜਾਂ ਪਹਿਲਾਂ ਉਹਨੇ ਇੱਕ ਵਾਰੀ ਜਦੋ ਮੈ ਖੜੀ ਸੀ ਉਹਨਾ ਦੇ ਕੋਲ

ਦੇਖਿਆ ਸੀ ਉਹਨਾ ਨੇ ਪਹਿਲਾਂ ਉਹਨਾ ਨੇ finishing ਦੇਖੀ ਵੀ finishing ਕਿਸ ਤਰਾ ਚੁੰਨੀ ਦੀ ਜਿਹੜੀ ਚੁੰਨੀ ਕੱਢਨਾ ਏਹ ਨਾ

ਮੈਲਾ ਦੇਖਦੇ ਹੈ ਪਹਿਲਾਂ colour ਦੇਖਦੇ ਹੈ ਉਹਦਾ colour ਕਿਹੜਾ ਏ ਹੈਨਾ ਕੱਪੜੇ ਦੇ ਕਿਹੜੇ color ਤੇ ਕਰਨਾ ਹੈ

ਮਤਲਬ ਕੱਪੜਾ ਕਿਹੜਾ ਹਉਗਾ ਉਹ ਜਿਹਦੇ ਤੇ ਕਰਦੇ ਹੈ ਕਿਹੜਾ ਕੱਪੜਾ ਏ ਉਹ silk ਦੇ ਕੱਪੜੇ ਦੇ ਕਰਦੇ ਏ ਮੈਨੂੰ ਲੱਗਦਾ silk ਦਾ

silk ਦਾ ਕੱਪੜਾ ਸੀਗਾ ਉਹ ਵਾਲਾ ਤਾ ਵੀ silk ਦੇ ਕੱਪੜੇ ਦੇ ਉੱਪਰ ਕਰਨ ਲੱਗੇ ਹੋਏ ਏ

shining ਆਲੇ ਤੇ ਫ਼ਿਰ ਉਹ ਵੀ shine ਮਾਰਦਾ ਬਾਰ ਬਾਰ

ਤੇ ਮਲਕਿ ਦੇਖਦੇ ਦਾਂਗ ਦੁਗ ਨਾ ਕੋਈ ਹੋਵੇ

ਦਾਂਗ ਦੁਗ ਹੁੰਦਾ ਤਾ ਉਹਨੂੰ dryclean ਕਰਵਾਉਣ ਤੇਲ ਵਰਤਿਆ ਜਾਂਦਾ ਹੈ

ਫ਼ੇਰ ਉਹਦੇ ਬਾਅਦ ਉਹਨੂੰ tracing start ਕਰਦੇ ਹੈ ਉਹ

tracing ਦੇ ਵਿੱਚ ਮਤਲਬ ਕਿਵੇਂ starting ਕਰਦੇ ਹੈ ਉਹ ਮਲਕੀ ਪਹਿਲਾਂ ਕੀ ਕਰਦੇ ਨੇ ਹੈਨਾ ਵੀ ਪਹਿਲਾਂ ਕਿਆ box ਬਣਾਉਦੇ

ਤਾ ਉਹਦੇ ਵਿੱਚ ਪਹਿਲਾਂ box ਦੇਖਣੇ ਏ ਵੀ ਕਿੰਨੇ box ਚਾਹੀਦੇ ਹੈ ਤੁਹਾਨੂੰ

two box ਹੋਈ ਚੀਜ ਵੀ fifty two box ਬਣਾਉਣੇ ਸਾਰੇ

ਇੱਕ lane ਚ ਕਿੰਨੇ box ਆਨੇ ਚਾਹੀਦੇ ਏ ਤੇ ਚਾਰ ਜਾਂ ਪੰਜ box ਹੁੰਦੇ ਹੈ ਇੱਕ ਲਾਇਨ ਦੇ ਵਿੱਚ

ਤੇ ਫ਼ੇਰ ਉਹਦੇ ਬਾਅਦ ਉਹਨਾ ਨੇ ਇੱਕ box ਦੇ ਬਾਅਦ ਉਹਦੇ ਨਾਲ ਹੀ bail ਬਣਾਉਣੀ ਏਹ

ਤੇ ਉਹਦੇ ਬਾਅਦ ਫ਼ੇਰ ਉਹਨਾ ਨੇ box ਬਨਾਣ ਤੋ ਲੇਕਿਨ ਜਿਵੇ ਜਿਵੇਂ ਇੱਕ box ਬਣਾਈ ਜਾਵੋਗੇ

ਉਹ ਤੋ ਬਾਅਦ ਫ਼ੇਰ ਵਿੱਚ ਜਿਹੜੇ ਜਿਹੜੇ ਤੁਸੀਂ different different ਕੋਈ ਉਹ

ਕਿਹੜਾ box ਕਿਥੇ ਆਉਗਾ ਉਹਦਾ ਮਤਲਬ ਬਹੁਤ ਜਿਆਦਾ ਹੋ ਜਾਂਦਾ ਹਾਂ ਮਲਕੀ ਜਿਵੇਂ ਨਾ ਉਹ ਕਰਦੇ ਏ ਵੀ ਇੱਕ ਸ਼ੀਸ਼ੀਆ ਵਾਲਾਂ ਇੱਕ side ਹੋਵੇ ਆਹ ਵਾਲੇ ਖੁੰਜੇ ਤਾ ਦੂਸਰੇ ਖੁੰਜੇ ਤਾ ਦੂਸਰਾ ਸ਼ੀਸੇ ਵਾਲਾ ਬਣਾਉਣਾ ਤੇ ਮਤਲਬ ਕੀ ਉੱਪਰਲੀ side ਸ਼ੀਸੇ ਆਲੇ ਹੋਗੇ ਜ਼ੇ ਉਹ ਵੀ same ਮਤਲਬ same ਤਾ ਨਹੀ ਦੂਸਰੇ ਅਲੱਗ ਵਾਲੇ ਉਹ ਬਲਕਿ ਸ਼ੀਸੇ ਵਾਲਾ ਕੋਈ ਨਾ ਕੋਈ ਨੀਚੇ ਵੀ ਹੋਣਾ ਚਾਹੀਦਾ ਉਹ ਜਿਹਾ ਵੀ

ਮਤਲਬ ਇਹ ਚੀਜ ਨਾ ਹੋਵੇ ਵੀ ਇੱਕ side ਸਾਰੇ box ਵਿੱਚ ਸ਼ੀਸੇ ਸ਼ੀਸੇ ਲੱਗ ਗਏ ਤੇ ਦੁੱਜਾ side ਖ਼ਾਲੀ ਏਹ ਨਹੀਂ ਨਹੀਂ ਮਲਕੀ ਆਹ ਇੱਕ side ਸ਼ੀਸੇ ਲੱਗ ਗਏ ਤਾ ਉੱਪਰ ਜ਼ੇ ਤੱਲੜੇ ਵਾਲੀ side ਸ਼ੀਸੇ ਲੱਗੇ ਏ ਤਾ ਫ਼ਿਰ ਉੱਪਰਲੀ side ਵੀ ਸ਼ੀਸੇ ਵਾਲਾ ਕੋਈ ਨਾ ਕੋਈ box ਹੋਣਾ ਚਾਹੀਦਾ ਉੱਪਰਲੀ side ਵੀ

ਜਿਵੇਂ ਫ਼ਿਰ ਉੱਪਰਲੀ side ਚੋਪ ਦੀ ਕੋਈ ਕਢਾਈ ਕੱਢੀ ਚੋਪ ਵਾਲੇ ਆ ਰਹੇ ਏਹ ਤਾ ਥੱਲੜੀ side ਵੀ ਕੋਈ ਚੋਪ ਵਾਲਾ ਹੋਣਾ ਚਾਹੀਦਾ

ਮਤਲਬ ਸਾਰੇ box ਦੇ ਵਿੱਚ ਫ਼ੇਰ ਅਲੱਗ ਅਲੱਗ ਤਰਾ mo tics ਬਣਾਏ ਹੈ ਉਹਨਾ ਨੇ

ਸੋਹਣੇ ਲੱਗ ਰਹੇ ਸੀ colour ਫ਼ੇਰ ਉਹ ਤੋ ਬਾਅਦ ਉਹਨਾ ਨੇ ਰੀਲਾ ਵੀ ਕਿਵੇਂ select ਕੀਤੀਆ ਹੋਣਗੀਆ ਤਾਂਗੇ ਦੇ colour ਵੀ ਕਿੱਦਾ ਮਤਲਬ ਬੇਲਾ ਵਿੱਚ ਕਿਹੜਾ colour ਪਾਉਣਾ ਏਹ ਹੈਣਾ ਤੇ ਬੋਕ੍ਸਾ ਵਿੱਚ ਕਿਹੜਾ colour ਪਾਉਣਾ ਏ ਹੈਨਾ ਉਹ ਹੀ ਏ ਫ਼ੇਰ ਜਿਹੜੇ ਡੰਡੀ ਟਾਂਕਾ ਕਰਨਾ ਜਾਂ ਕੋਈ ਮੱਛੀ ਟਾਕਾ ਕਰਨਾ ਵੀ ਕਿਹੜੇ colour ਦਾ ਕਰਨਾ ਉਹ colour ਦੇ combination ਕਰਕੇ ਫ਼ਿਰ ਉਹਨਾ ਕਰੇ ਪਏ ਏ ਪਹਿਲਾਂ colour ਦੇਖ ਲੈਦੇ ਤੇ ਕਿਹੜਾ colour ਦੇ ਵਿੱਚ ਕਿਹੜਾ box ਪਹਿਣਾ ਕਿਹੜੇ box ਕਿਹੜਾ ਪਹਿਣਾ ਸਾਰਾ ਫ਼ਿਰ ਦੇਖਦੇ ਹਾਂ ਵੀ ਉਹ ਅਲੱਗ ਅਲੱਗ motives ਵਾਲੇ ਅਲੱਗ ਅਲੱਗ ਬਣਾ ਲਿੰਨੇ ਹਾਂ ਹਾਂਜੀ ਫ਼ੇਰ ਬੋਕ੍ਸਾ ਵਿੱਚ ਮਤਲਬ ਇਹ ਏ ਪਹਿਲਾਂ ਇੱਕ box ਵਿੱਚ ਚਾਰ colour ਪੈਂਦੇ ਏ ਹੈਨਾ

ਜਿਹੜੀ ਦੂਸਰੀ ਲਾਈਨ ਏ ਉਹਚੋ ਅਲੱਗ ਤਾ ਨਹੀਂ ਪੈਂਦੇ ਉਹੀ colour ਪਾਏ ਹੋਏ ਉਹਨਾ ਨੇ ਉਲਟਾ ਪੁਲਟਾ ਉਲਟਾ ਕੇ ਹਾਂ ਮਲਕੀ ਉਹ color ਕਿ ਚਾਰੇ color ਹੋਣਗੇ ਮਤਲਬ ਚਾਰ color ਆਪਾ ਨੇ select ਕਰਨੇ ਏਹ ਹੈਨਾ ਮਤਲਬ ਹਰੇਕ ਉਹਦੇ ਲਈ ਤਾ ਮੈ ਨਾ ਚਾਰੋ color ਅਲੱਗ ਅਲੱਗ ਪੱਲਟਾ ਪੁਲਟਕੇ ਉਹੀ color ਪਾਏ ਹੋਏ ਸੀਗੇ

box ਵੀ ਬਹੁਤ ਅੱਛੇ ਬਣੇ ਹੋਏ ਸੀ ਨਾ ਮੈ ਜਿਵੇਂ ਚੋਪਦੀ ਕੱਚਾ ਕੀਤਾ ਹੋਇਆ ਸੀ ਵਿਚੇ ਸ਼ੀਸੇ ਲਾਏ ਹੋਏ ਸੀ ਵਿੱਚ ਇੱਕ ਕਿਆ ਸੀ ਸਿੰਧੀ

ਸਿੰਧੀ ਕੀਤੀ ਹੋਈ ਸੀ ਵਿਚੇ ਹੈਣਾ ਮਤਲਬ ਕਾਫ਼ੀ ਕੁੱਝ ਚੰਬਾ ਵਗੇਰਾ ਵਿਛੇ ਮਤਲਬ ਸਾਰੀਆਂ ਕੱਢਾਈਆ ਵਿਚੇ ਕੀਤੀਆ ਹੋਈਆ

handing ਇੱਕੋ ਜਗ੍ਹਾ ਕੀਤਾ ਹੋਇਆ ਸੀ ਮਤਲਬ ਇਹ ਸਿਰਫ਼ ਮੈਨੂੰ ਲੱਗਦਾ ਇਥੇ ਮਿੱਲਦਾ ਆਪਣੇਂ ਮੇਹਰ ਬਾਬਾ charitable trust ਵਿੱਚ ਹੈਨਾ ਹਾਂ ਮੇਹਰ ਬਾਬਾ charitable trust ਵਿੱਚ ਮਿੱਲਦੇ ਮਤਲਬ ਕੀ ਇਹ ਵਾਲਾਂ ਜਿਆਦਾਤਰ ਤਾਂ ਤੇ ਇਹਨਾ ਦੀ specialty ਵੈਸੇ ਹਾਂਜੀ ਇਹਨਾ ਦੀ ਹੋ ਵੀ ਹੈ ਤਾ ਬਲਕਿ ਜਿਵੇਂ ਦਾ ਆਪਾ ਹੁਣ ਜਿਵੇਂ ਆਪਾ ਕੁੜੀ ਦੇ ਕੋਈ ਵਿਆਹ ਵਿੱਚ ਮਤਲਬ

ਵਿਆਹ ਵਿੱਚ ਜਦੋ ਕੁੜੀ ਅਹ ਦੁਹ੍ਲਾ ਦੁਹਲਨ ਮਤਲਬ ਕੀ ਆਦੇ ਏ ਸਟੇਜ ਪਰ ਆਂਣੇ ਏ

ਹਾਂ ਉਹਨਾ ਦੇ ਭਾਈ ਅਹ ਫੁੱਲਕਾਰੀ ਲੈਕੇ ਆਉਦੇ ਏ ਉਸ time ਆਪਾ

ਮਤਲਬ ਉਹਨਾ ਦੇ ਉਹਨਾ ਦੇ ਬਾਗ ਦੇ ਉਥੇ ਹੈਨਾ ਪਹਿਲਾਂ ਮਤਲਬ box ਬਣਾਦੇ ਹਾਂ ਫ਼ੇਰ ਬੇਲਸ਼ ਬਣਾਦੇ ਏ ਹੈਨਾ

ਉਹ ਤੋ ਬਾਅਦ ਉਥੇ ਮੱਛੀ ਟਾਂਕਾ ਹੁੰਦਾ ਏ ਡੰਡੀ ਟਾਂਕਾ ਵੀ ਹੁੰਦਾ ਏ ਹੈਨਾ ਤੇ ਉਹ ਤੋ ਬਾਅਦ ਮਤਲਬ ਜਿਹੜਾ ਉਹ ਉੱਚੀ ਨੀਵੀ

ਹਾਂਜੀ ਉਹ shining ਜਾਂ ਕਰਨ ਲੱਗ ਜਾਂਦੇ ਏ

ਤੇ ਗੋਕਰੂ ਜਿਵੇਂ ਵੀ ਲੱਗਦਾ ਗੋਕਰੂ ਤੋ ਬਾਅਦ ਆਪਾ ਉਹਦੇ ਸਾਈਡਾ ਤੋ ਜਿਹੜੀ ਚਾਰੋ ਤਰਫ਼ ਨਾ ਜਿਵੇਂ ਵੀ ਏ ਜਿਵੇਂ ਆਪਾ ਦੁਲ੍ਲਾ ਦੁਲਹਨ ਤੇ side ਉੱਪਰ ਕੋਈ ਵੀ ਲੈਸ਼ ਜਿਵੇਂ ਆਂ ਥੱਲੇ ਨੂੰ ਗਿੱਰਨੇ ਵਾਲੀ ਲੈਸ਼ ਵੀ ਤਾ ਲਾ ਸਕਦੇ ਏ ਹੋਰ ਵੀ ਜਿਆਦਾ ਉਥੇ ਉਹ ਹੋਏ ਹਾਂ ਉਹ ਗਿੱਰਨੇ ਵਾਲੀ ਲੈਸ਼ ਅੱਛੀ ਲੱਗੂ ਗਈ ਕਿਉਂਕਿ ਜਦੋ ਆਪਾ ਨੇ ਉਹਨੂੰ ਲੈਕੇ ਆਉਣਾ ਮਤਲਬ ਕੀ ਮਤਲਬ ਕੀ ਜਦੋ ਦੁਲਹਾ ਦੁਲਹਨ ਲੈਕੇ ਆਉਣਾ

ਲੱਟਕੰਨ ਥੱਲੇ ਨੂੰ ਐਨਾ ਲੈਸ਼ ਲੈਸ਼ ਹੋਗੀ ਜਾਂ ਕੋਈ ਵੀ ਇਹ ਮਤਲਬ ਹੁੰਦੀ ਏ ਹੈਣਾ ਬਹੁਤ ਮਿੱਲਦੀਆ ਨੇ ਬਜਾਰੋ ਤਾ ਜਿਵੇਂ ਵੀ ਏ ਉਹ ਵੀ ਲਗਾ ਸਕਦੇ ਹਾਂ ਹਾਂ ਉਹ ਵੀ ਉੱਪਰ ਲੱਗ ਸਕਦੀ ਏ ਬਹੁਤ ਅੱਛਾ ਲੱਗਣਾ ਉਹ ਵਾਲਾ ਵੀ ਮਤਲਬ ਜਿਵੇਂ ਆਪਾ front ਤੇ ਨਾਂ ਲਾਵੇ ਮਤਲਬ ਤਿੰਨ ਸਾਈਡਾਂ ਲਾ ਦੇਵੇ ਏ ਹੈਨਾ front ਤੇ ਲਗਾਉਗੇ ਤਾ ਦੁਲਹਾ ਦੁਲਹਨ ਦੇ ਮੂਹ ਤੇ ਨਹੀ ਆਜੁਗੀ ਹਾਂ ਉਹ ਵੀ ਆਜੁਗੀ ਪਰ ਲੇਕਿਨ ਉਹ ਉੱਚੀ ਹੋਊਗੀ ਉਹ ਏਨਾ ਉਹ ਜਿਆਦਾ ਉਹ ਨਹੀਂ ਹੋਊਗਾ ਆਪਣੇਂ ਤੋ ਬਹੁਤ ਥੋੜੀ ਉੱਚੀ ਹੋਊਗੀ ਉਹ

ਹਾਂ ਹੋ ਸਕਦਾ ਮਤਲਬ ਕੀ ਵੀ ਤਿੰਨ side ਲੱਗ ਜਾਵੇ four side ਨਾ ਹੀ ਲਗਾਵੇ ਉਹਨੂੰ ਤਿੰਨ side ਜਿਆਦਾ ਅੱਛੀ ਲੱਗੂ ਜਾਂ four side ਜਿਆਦਾ ਅੱਛੀ ਲੱਗੂਗੀ ਉਹ ਤਿੰਨ side ਅੱਛੀ ਲੱਗੂਗੀ ਕੋਈ ਉਹ ਨਹੀਂ ਹੈ ਤਿੰਨ side ਵੀ ਬਹੁਤ ਵਧੀਆ ਏ

ਕਢਾਈ ਕਰਨ ਚ ਘੱਟੋ ਘੱਟ ਦੋ ਮਹੀਨੇ ਦੋ ਡੇਡ ਮਹੀਨੇ ਲੱਗ ਜਾਂਦਾ ਹੋਊਗਾ ਹੈਨਾ

ਮਤਲਬ ਜ਼ੇ ਇੱਕਲਾ ਇਨਸ਼ਾਨ ਕੱਢੇ ਹੈਣਾ ਜ਼ੇ ਮਤਲਬ ਇੱਕਲਾ ਇਨਸ਼ਾਨ ਕੱਢੇ ਤਾਂ ਡੇਡ ਦੋ ਮਹੀਨੇ ਦੇਖੋ ਕਿੰਨਾ ਮਤਲਬ ਹੋ ਗਿਆ ਨਾ

s teaching finishing ਥੱਲੇ ਵਾਲੀ side ਕੱਪੜਾ ਲਿਆਉਗਾ ਨਾ ਹਾਂਜੀ ਜਿਵੇਂ ਆਪਾ ਲੈਦੇ ਹਾਂ ਨਾ ਜਿਵੇਂ ਆਪਾ finishing ਕਰਨ ਲਈ ਲੈਦੇ ਉਹਨੂੰ ਹੈਣਾ ਤੇ ਆਪਾ ਉਹਦੇ ਥੱਲੇ ਮਤਲਬ ਪਹਿਲਾਂ ਉਹਦੇ ਥੱਲੇ finishing ਕਰਦੇ ਹਾਂ ਕੱਪੜਾ ਲੱਗਾਕੇ ਤੇ ਉਹਦੇ ਸਾਈਡਾਂ ਤੋ ਆਪਾ ਜੋ ਵੀ ਲੈਸ਼ ਲਾਉਣੀ ਏ ਉਹ ਲਗਾਕੇ finishing ਕਰ ਦਿੰਨੇ ਏ ਉਹਦੀ

ਹਾਂ ਫੁਲਕਾਰੀ ਦੇ ਬਹੁਤ ਅੱਛੇ ਸੀਗੇ ਜਿਵੇਂ ਕੋਈ ਸਤਾਰਾ ਲਗਾਇਆ ਵੇ

ਮਤਲਬ ਉਹਨਾ ਨੂੰ ਪਤਾ ਸੀਗਾ ਕਿਥੇ ਕਿਹੜੀ ਚੀਜ ਏ ਆਹੇ ਲੱਗ ਰਿਹਾ ਸੀ ਇਹ ਚੀਜ ਇਸ ਚੀਜ ਲਈ ਬਣੀ ਏਹ

color ਬਹੁਤ ਅੱਛੇ ਅੱਛੇ ਪਾਏ ਹੋਏ ਸੀ ਉਹਨਾ ਦੇ ਜਾਂ ਫ਼ੇਰ finishing ਬਹੁਤ ਅੱਛੀ ਸੀਗੀ ਨਾ ਵੀ ਇੰਨੀ ਬਹੁਤ ਪਿਆਰਾ ਕੱਢੇ ਪਏ ਏ ਹਾਂ ਆਪਣੇਂ ਉਹਦਾ ਮਤਲਬ ਫੁਲਕਾਰੀ ਦੇ ਮਤਲਬ ਬਹੁਤ ਸੋਹਣੇ ਕੀਤੇ ਹੋਏ ਸੀ ਮਤਲਬ ਸਾਰਾ ਹੱਥ ਦਾ ਸੀਗਾ ਆਏ ਲੱਗ ਪਰ ਜਿਵੇਂ ਨਾਂ

ਆ ਉਥੇ ਵੈਸੇ ਬਹੁਤ ਅੱਛੇ ਅੱਛੇ ਕੱਢਦੇ ਹਾਂ ਸਾਰੇ ਮਤਲਬ ਜਿੰਨੇ ਵੀ ਲੱਗੇ ਵੇ ਕਿ ਬਹੁਤ ਵਧੀਆ ਇਹਨਾ ਨੇ